ਅੱਛਾ ਆਹੋ ਓਹ ਆਈ ਨਹੀਂ ਸੀ ਬੀਰੋ ਆਈ ਸੀ ਭੁਈ ਮੇਰੀ ਅੱਛਾ ਅੱਛਾ ਬੀਰੋ ਭੁਈ ਆਈ ਸੀ ਕੀ ਲਿਆਈ ਸੀ ਬੀਰੋ ਭੁਈ ਹਾਂ ਲੈ ਕੇ ਆਈ ਸੀ ਖਾਣ ਪੀਣ ਵਾਸਤੇ ਨਿਆਣੇ ਲਈ ਲੈ ਕੇ ਆਈ ਸੀ ਆਹੋ ਅੱਛਾ ਵਧੀਆ ਵਾ ਫੇਰ ਹਮ ਹਮ ਆਹੋ ਸਾਡੇ ਕੋਲ ਨਹੀਂ ਆਉਣ ਕਿਸੇ ਦਿਨ ਆਜੀ ਖਾਂ ਐਥੇ ਫੇਰਾ ਪਾ ਜੀ ਆਵਾਂਗੀ ਟਾਈਮ ਹੈ ਨਹੀਂ ਹਾਲੇ ਅੱਛਾ ਟਾਈਮ ਤੈਥੋਂ ਨਿਆਣੇ ਫੇਰ

ਨਿਆਣਿਆਂ ਸਕੂਲੇ ਸਕੂਲੇ ਜਾਣਾ ਹੁੰਦਾ ਈ ਓ ਅੱਛਾ ਤੇ ਤੂੰ ਕਰ ਲਈ ਪੜ੍ਹਾਈ ਪੂਰੀ? ਹੋਰ ਲੈ ਮੈਂ ਹੋਰ ਹੋਰ ਸੁਣਾ ਤੂੰ

ਹਾਡਾ ਵਧੀਆ ਕੇ ਲੰਘੀ ਜਾਂਦਾ ਟਾਈਮ ਹਮ ਵਧੀਆ

ਅੱਛਾ ਅੱਛਾ ਹੁਣ ਮੈਂ ਵੀ ਸੋਚ ਡਈ ਸੀ ਬੀ ਓਹਦਾ ਰਿਸ਼ਤਾ ਰੁਸ਼ਤਾ ਲੱਭੀਏ ਕੁੜੀ ਦਾ ਹਮ ਅੱਛਾ ਲੱਭ ਵੀਰ ਕਿਤੇ ਚੰਗਾ ਜਿਹਾ ਰਿਸ਼ਤਾ ਹਾਂ ਲੱਭਦੇ ਆਂ ਮਲਿਕਾ ਦਾ ਲੱਭਦੇ ਆ ਹਾਂ ਵਧੀਆ ਜਿਹਾ ਲੱਭਣ ਕੋਈ ਮੁੰਡਾ ਨੌਕਰੀ ਨੁਕਰੀ ਵਾਲਾ ਹੋਏ ਆਹੋ ਵੇਖਾਂਗੇ

ਸਿਲਾਈ ਸਲੂਈ ਮੈਂ ਕਿਹਾ ਸਿੱਖਣ ਡਈ ਵਾਵਾ ਠੀਕ ਆ ਕੋਈ ਨਹੀਂ ਆ ਜਾਣਾ ਹੋਰ ਸਾਲ ਚ ਕੰਮ ਆ ਜਾਣਾ ਓਹਨੂੰ

ਹਮ ਆਹ ਬੂਟ ਹੋਰ ਆ ਬੂਟੇ ਦੇ ਮੁੰਡੇ ਦੀ ਗੱਲ ਸੁਣਿ ਆ

ਆਹ ਵੇਖ ਖਾਂ ਲੜਕੇ ਆਇਆ ਸੀ ਇਹ ਪਰਸੋਂ ਅੱਛਾ ਮੈਨੂੰ ਤੇ ਪਤਾ ਹਾਂ ਹੀ ਨਹੀਂ

ਅਛ ਅੱਛਾ ਤੈਨੂੰ ਤੈਨੂੰ ਨਾਲੇ ਭਰਾਵਾ ਇੱਕ ਹੋਰ ਗੱਲ ਦੱਸਾਂ ਆਹੋ ਦੱਸ ਦੱਸਾਂ

ਫ਼ੋਨ ਨਾਲੇ ਆਪਣੇ ਲਾਗੇ ਕਰ ਬਹੁਤੀ ਦੂਰ ਕਰੇ ਆਵਾਜ਼ ਕਰ ਕਰ ਕਰ ਕਰਕੇ ਆਉਣ ਡਈ ਆ ਇੱਕ ਜਗਾਹ ਬਹਿ ਕੇ ਗੱਲ ਕਰ ਠੀਕ ਆ ਆਹ ਜਿਹੜਾ ਵਾ ਏ ਕਾਜਲ ਦੀ ਭੈਣ ਕਾਸ਼

ਕਾਜਲ ਦੀ ਭੈਣ ਆ ਜਿਹੜੀ ਆਹੋ ਆਹੋ

ਹਮ ਦੁਕਾਨ ਖੋਲੀ ਆ ਅਗਲਿਆਂ ਨੇ ਅੱਛਾ ਦੁਕਾਨ ਖੋਲੀ ਮੈਂ ਕਿਹਾ ਦੁਸਹਿਰੇ ਆਹੋ ਆਹੋ ਲੱਗ ਗਈ ਸਮਝ ਡੇਹਰੀ ਖੋਲੀ ਡੇਹਰੀ ਬੜੀ ਵਧੀਆ ਮੈਂ ਤਾਂ ਲੈ ਕੇ ਆਉਣੀ ਹੁੱਨੀ ਸਮਾਨ ਸਮੂਨ ਓਤੋਂ ਬੜਾ ਵਧੀਆ ਹੁੰਦਾ ਈ ਠੀਕ ਆ ਤੇਰੇ ਲਈ ਵੀ ਲੈ ਕੇ ਆਵਾਂਗੀ ਐਥੇ ਕਿਤੇ ਠੀਕ ਆ

ਲੈ ਕੇ ਆਵਾਂਗੀ ਆਹੋ ਵੇਖ ਲਈਂ ਕੋਈ ਨਹੀਂ

ਮੈਂ ਵੀ ਸੁਣਿਆ ਸੀ ਬੇਕਰੀ ਬੁੱਕਰੀ ਖਰੇ ਪਾਈ ਆ

ਦੁੱਧ ਦਹੀਂ ਨਿਆਣਿਆਂ ਦਾ ਖਾਣ ਦਾ ਸਮਾਣ ਅੱਛਾ ਵਾਵਾ ਸਮਾਣ ਆ ਹਣਾ ਆਹੋ ਕੇ ਹੋਰ ਐਦਾਂ ਹੀ ਥੋੜੀ ਆ ਅੱਛਾ ਹੋਰ ਸੁਣਾ ਤੂੰ ਮੈਂ ਤੇ ਆਖਣ ਡਈ ਆ ਬਸ ਠੀਕ ਆ

ਮੈਂ ਤੇ ਆਖਣ ਡਈ ਆਂ ਬੀ ਹੁਣ ਜਿਹੜੀ ਵੱਡੀ ਕੁੜੀ ਜਿਹੜੀ ਲੈਪ ਦਾ ਕੰਮ ਡਈ ਸਿੱਖਣ ਮੈਂ ਆਖਣ ਡਈ ਦੋਵਾਂ ਸਮਾਇਲ ਦਾ ਤੇ ਵੱਡੀ ਕੁੜੀ ਦਾ ਇਕੱਠਿਆਂ ਦਾ ਰਿਸ਼ਤਾ ਕਰ ਦੇਈਏ ਤੇ ਵਿਆਹ

ਮੈਂ ਪਤਾ ਕੱਲ ਦੀ ਆ ਹੌਈ ਆ ਹੁਣ ਤੇ ਆ ਨਾ

ਆਹੋ ਆਹੋ ਇਹ ਤੇ ਗੱਲ ਹੈਗੀ ਹਮ ਇਹ ਤੇ ਗੱਲ ਹੈਗੀ ਆ ਹੋਰ ਦੱਸ ਓਏ ਓਹ ਜਿਹੜਾ ਆ ਵਧੀਆ ਕੇ ਅਕਾਸ਼ ਅਕਾਸ਼ ਨਹੀਂ ਆ ਮੁੰਡਾ ਕਾਜਲ ਦਾ ਭਰਾ

ਹਣਾ ਤੇ ਆਹੋ ਮੈਂ ਕਿਹਾ ਖਰੇ ਇਹਦਾ ਮਤਲਬ ਵਿਆਹ ਕਦੋਂ ਆ ਪਤਾ ਈ

ਗਿਆਰਵੇਂ ਮਹੀਨੇ ਠੀਕ ਆ ਹੁਣੇ ਜਿਹੇ ਓਹ ਵੀ ਹੋਇਆ ਸੀ ਓਹਦਾ ਠਾਕਾ ਲੱਗਾ ਸੀ ਖਰੇ ਹਣਾ ਖਰੇ ਠਾਕਾ ਲੱਗਾ ਸੀ ਨਾ ਗਿਆਰਵੇਂ ਆਹੋ ਓਹ ਕਰਾਏ ਸੀ ਕਰਾਈ ਸੀ ਅੱਛਾ ਅੱਛਾ ਓਹੀ ਮੁੰਦਰੀ ਵਟਾਈ ਸੀ ਕੇ ਆਹੋ ਮੁੰਦਰੀ ਵਟਾਈ ਸੀ ਆਹੋ ਆਹੋ

ਹਣਾ ਉਹਦੇ ਜਿਹੜਾ ਨਿੱਕਾ ਪੋਤਾ ਵਾ

ਆਹ ਵੇਖ ਕਰਨ ਦੇ ਨਾਲ ਓਹ ਵੀ ਗਿਆ ਸੀ ਲੜਨ ਲੜਾਈਆਂ ਕਰਨ ਦੋਵੇਂ ਸਿਰ ਮੂੰਹ ਅੱਛਾ ਪੜਵਾ ਕੇ ਤੇ ਫੇਰ ਆਏ ਇਹ ਘਰ

ਭਰਾ ਸਾਡੇ ਪਿੰਡ ਤੇ ਹੋਰ ਸਾਨੂੰ ਪਤਾ ਨਾ ਲੱਗ ਆਹੋ ਇਹ ਤੇ ਗੱਲ ਹੈਗੀ ਆ ਵੇਖਿਆ ਸੀ ਤੂੰ ਆਪ ਓਹਨੂੰ ਸਿਰ ਮੂੰਹ ਪਾਟੇ ਨੂੰ ਹੋਰ ਚੰਗਾ ਖੂਨ ਲੁਹਾ ਨਿੱਚੜ ਡਯਾ ਸੀ ਪੂਰਾ ਕੇ

ਛਿੱਤਰ ਖਾ ਕੇ ਆਏ ਸੀ ਓਹ ਠੀਕ ਆ ਓਹ ਜਿਹੜੇ ਆ ਮੁੰਡ ਮੁੰਡੇ ਤੇ ਆਂਦੇ ਪਰਚਾ ਪੁਰਚਾ ਕਰਵਾ ਦੇਣ ਇਹਨਾਂ ਤੇ

ਠੀਕ ਆ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

ਸੱਸੀ ਕਾਲ ਜੀ ਮੇਰਾ ਨਾਮ ਰਿਚਾ ਹੈ। ਮੈ ਤੁਹਾਨੂੰ ਅੱਜ ਰਾਜੇ ਸਲਵਾਨ ਬਾਰੇ ਦੱਸਣ ਜਾ ਰਹੀ ਹੈ। ਪੂਰਨ ਭਗਤ ਦੇ ਅਸ਼ੀਰਵਾਦ ਨਾਲ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕਵੀਰ ਦੁਸਾਲ ਦਾ ਜਨਮ ਹੋਇਆ। ਰਾਜੇ ਤੇ ਦੋਸ਼ੀਆ ਨੇ ਰਾਜੇ ਨੂੰ ਗੁਬਾਰੇ ਤਕ ਤਕਰਸਾਲ ਦਾ ਮੂੰਹ ਵੇਖਣਾ ਸ਼ੁਭ ਦੱਸਿਆ। ਰਾਜਾ ਸਲਵਾਨ ਨੇ ਜੋਤਿਸ਼

ਵੱਖਰੇ ਭੋਰੇ ਵਿੱਚ ਰਤਾ ਪ੍ਰਬੰਧ ਕਰ ਦਿਤਾ। ਜਿਸ ਦਿਨ ਦੁਸਾਲ ਨੇ ਜਨਮ ਲਿਆ ਸੀ। ਉਸ ਦਿਨ ਨਸਲਵਾਨ ਦੇ ਅਸਤਕਰਨ ਵਿੱਚ ਇੱਕ ਵਛੇਰਾ ਜੰਮਿਆ ਸੀ । ਉਸ ਦਾ ਨਾਂ ਫੁਲਾਦੀ ਰੱਖਿਆ ਗਿਆ ਸੀ।

ਰਸਾਲੂ ਸ਼ੁਰੂ ਤੋਂ ਅਜਾਦ ਤਬੀਤ ਦਾ ਮਾਲਕ ਸੀ। ਇਸ ਲਈ ਉਸ ਨੇ ਗਿਆਰਵੇਂ ਵਰ੍ਹੇ ਵਿੱਚ ਹੀ ਭੋਰੇ ਵਿੱਚ ਨਿਕਲਣ ਦਾ ਨਿਸਚਾ ਕਰ ਭੋਰੇ ਦੇ ਬਾਹਰ ਦਾ ਖੁਲਾ ਜਹਾਨ ਰਸਾਲ ਨੂੰ ਬਹੁਤ ਚੰਗਾ ਲਗਿਆ। ਰਸਾਲੂ ਨੂੰ ਬਹੁਤ ਸੁੰਦਰ ਅਤੇ ਜਵਾਨ ਸੀ। ਉਸ ਨਿਸ਼ਠਾ

ਐਕ ਨਦੀ ਵਿਚ ਇਸ਼ਨਾਨ ਕਰਨ ਗਿਆ ਤਾਂ ਚੰਦਨਦੀਪ ਨਾਤ ਇਕ ਰਾਜਕੁਮਾਰੀ ਉਸ ਪ੍ਰਤੀ ਖਿੱਚੀ। ਰਸਾਲੂ ਘਰ ਭਰਪੂਰ ਜੀਵਨ ਦੇ ਕੇ ਖੁਸ਼ ਦੀ ਪਰ ਗਿਆ ਉਹ ਦਸਵੀਂ ਵਿੱਚ ਇਸ ਲਈ ਸੁੰਦਰਤਾ ਕੋਈ ਲਾਲਚ ਉਸਨੂੰ ਬੰਨ ਸਕੇ। ਕੁਝ ਦਿਨ ਬੀਤੇ ਸਨ। ਰਸਾਲੂ ਦੀ ਸ਼ਿਕਾਇਤ ਰਾਜਾ ਸਲਵਾਹਨ ਕੋਲ ਪਹੁੰਚੀ ਕੀ ਉਹ ਪਾਣੀ ਭਰਨ ਆਇਆ ਕੁੜੇਆ ਦੇ ਘੜੇ ਗੁਲੇਲ ਨਾਲ ਤੋੜ ਦਿੱਤਾ। ਹੈ, ਪਰ ਜੋਤੀਆਂ ਦੇ ਆਖਣ ਅਨੁਸਾਰ ਰਾਜੇ ਨੇ ਬਾਰ੍ਹਾਂ ਸਾਲਾਂ ਬਾਦ ਪਹਿਲਾਂ ਰਸਾਲੂ ਦਾ ਮੂੰਹ ਵੀ ਨਹੀਂ ਦੇਖਣਾ ਉਸਨੇ ਹੁਕਮ ਦਿੱਤਾ ਕੀ ਕੋਈ ਮਿੱਟੀ ਦੇ ਘੜਿਆ ਦੀ ਥਾਂ ਪਿੱਤਲ ਦੀਆਂ ਗਾਗਰਾਂ ਨਾਲ ਪਾਣੀ ਭਰਨ ਜਾਣ ਤਾਂ ਰਸਾਲੂ ਨੇ ਦਾ ਤੀਰਾਂ ਨਾਲ ਗਾ ਘਾਗਰਾ ਦੇ ਵੀ ਨਿਸ਼ਾਨੇ ਬੰਨ ਨੇ ਸ਼ੁਰੂ ਕਰ ਦਿੱਤੇ। ਰਾਜੇ ਤੋਂ ਇਹ ਸਹਿਣ ਨਾ ਹੋਇਆ, ਨੂੰ ਰਸਾਲੂ ਨੇ ਦਰਬਾਰ ਵਿੱਚ ਬੁਲਾਇਆ ਅਤੇ ਸਜ਼ਾ ਵਜੋਂ ਉਸਨੇ ਦੇਸ਼ ਨਿਕਲ ਤੇ ਦਿੱਤਾ। ਇਹ ਉਹ ਦਿਨ ਦਾ ਜਦੋਂ ਵਾਰਾ ਵਰ੍ਹਿਆਂ ਵਿੱਚ ਰਸਾਲੂ ਨੇ ਨੂੰ ਪਹਿਲੀ ਵਰ ਮਿਲਣਾ ਸੀ। ਰਸਾਲੂ ਨੂੰ ਉਹ ਸ਼ਹਿਰ ਉੱਤੇ ਰਾਤ ਛੱਡ ਦਿੱਤਾ। ਉਸਨੇ ਲਾਲ ਫਲਾਦੀਨ ਦਾ ਨਾ ਘੋੜਾ ਤੇ ਤੋਤਾ ਹੀ ਸਨ। ਰਾਤ ਉਸਨੇ ਨਾਲ ਉਸਦੇ ਹੋਰ ਸਾਥੀ ਵੀ ਸਨ। ਉਸਨੇ ਇਕ ਰਾਤ ਦੀਆਂ ਔਕੜਾਂ ਪਿੱਛੋਂ ਹੀ ਵੇਖ ਲਿਆ ਕੇ ਸ਼ੇਰ ਨਾ ਗਿਦੜਾਂ ਦਾ ਸਾਥ ਨਹੀਂ ਫ਼ੁਗਣਾ । ਇਸ ਲਈ ਉਸ ਨੇ ਦੋਹਾਂ ਸਾਥੀਆਂ ਨੂੰ ਵਾਪਸ ਭੇਜ ਦਿੱਤਾ। ਉਹ ਆਪਣੇ ਘੋੜੇ ਅਤੇ ਫੌਲਾਦੀ ਨਾਲ ਹੀ ਅਗੇ ਚੱਲਾ ਪਿਆ। ਰਸਾਲੂ ਲੰਬਾ ਸਫਰ ਝਾਕਦਾ ਗੁਜਰਾਤ ਦੇ ਇਲਾਕੇ ਵੱਲ ਨਿਕਲ ਗਿਆ। ਇਕ ਦਿਨ ਰਾਹ ਵਿੱਚ ਉਸਨੇ ਦਾ ਨਾ ਇਕ ਹਰਨਾਗ ਨੂੰ ਮੁਦਾ ਪਿਆ। ਵੇਖਿਆ ਨਾਲ ਦੀਆਂ ਅੱਖਾਂ ਵਿੱਚ ਰੇਤ ਪੈ ਗਈ ਸੀ, ਜਿਸ ਕਾਰਨ ਉਸ ਨੂੰ ਬੜੀ ਤਕਲੀਫ਼ ਹੋ ਰਹੀ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚ ਰੇਤ ਕੱਢ ਦਿੱਤੀ। ਉਹ ਨਾਗ ਉਸ ਦਾ ਮਿੱਤਰ ਬਣ ਗਿਆ। ਉਸ ਨਾਗ ਨੇ ਉਸਨੂੰ ਇਕ ਮਣੀ ਦਿੱਤੀ ਜਿਹੜੀ ਹਰ ਪ੍ਰਕਾਰ ਦਾ ਜ਼ਹਿਰ ਚੂਸ ਲੈਂਦੀ ਸੀ। ਰਸਾਲੂ ਉਹ ਮਣੀ ਲੈ ਕੇ ਅਗੇ ਤੁਰ ਪਿਆ। ਰਸਾਲੂ ਨੇ ਜਿਥੇ ਵੀ ਕੀਤੇ ਜ਼ੁਲਮ ਹੋਣ ਦਾ ਪਤਾ ਲੱਗਦਾ, ਉਹ ਉਥੇ ਪਹੁੰਚ ਜਾਂਦਾ ਅਤੇ ਜ਼ੁਲਮ ਕਰਨ ਵਾਰੇ ਵਾਲੇ ਨੂੰ ਮਾਰ ਮੁਕਾਉਂਦਾ। ਇਸ ਕਾਰਨ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। ਇਕ ਵਾਰ ਦੇ ਇਲਾਕੇ ਵੱਲ ਜਾ ਰਿਹਾ ਸੀ। ਇਹ ਇਲਾਕਾ ਹਰ ਭਰਾ ਤੇ ਮਨਮੋਹਣਾ ਸੀ। ਇਸ ਇਸ ਇਲਾਕੇ ਵਿੱਚ ਰਾਜਾ ਦੀ ਚੰਦ ਰਾਜ ਦੀ ਸੀ। ਇਕ ਦਿਨ ਸ਼ਾਮ ਵੇਲੇ ਹਰੀ ਚੰਦ ਦੀ ਲੜਕੀ ਸਰੂਪਾ ਆਪਣੀਆਂ ਸਹੇਲੀਆਂ ਨਾਲ ਬਾਗ਼ ਵਿੱਚ ਖੇਡ ਰਹੀ ਸੀ। ਓਥੇ ਨੇੜੇ ਹੀ ਰਸਾਲੂ ਅਰਾਮ ਕਰ ਰਿਹਾ ਸੀ। ਰਸਾਲੂ ਨੇ ਸਰੂਪਾ ਨੂੰ ਵੇਖਿਆ ਤਾਂ ਉਹ ਤੇ ਮੋਹਿਤ ਹੋ ਗਿਆ। ਰਸਾਲੂ ਉਸ ਨਾਲ ਵਿਆਹ ਕਰਵਾਣ ਬਾਰੇ ਸੋਚਣ ਲੱਗਾ। ਜਦੋ ਰਸਾਲੂ ਰਾਜਾ ਹਰਿ ਚੰਦ ਦੇ ਸ਼ਹਿਰ ਪੁੱਜਾ ਤਾਂ ਪਤਾ ਲਗਾ ਕੇ ਰਾਜੇ ਨੇ ਸਰੂਪਾ ਦਾ ਵਿਆਹ ਉਸ ਸੂਰਵੀਰ ਨਾਲ ਕਰਨ ਦਾ ਐਲਾਨ ਕੀਤਾ ਹੈ। ਜਿਹੜਾ ਇਕ ਵਿਸ਼ੇਸ਼ ਪ੍ਰਕਾਰ ਦੇ ਯੰਤਰ ਵਿੱਚ ਤੀਰ ਮਾਰ ਕੇ ਸੁਨਹਿਰੀ ਮੱਛੀ ਨੂੰ ਫਡੇਗਾ। ਰਸਾਲੀ ਨੇ ਆਪਣੇ ਤੀਰ ਦਾਜ਼ੀ ਨੂੰ ਸਦਕਾ ਸੁਨਹਿਰੀ ਮੱਛੀ ਨੂੰ ਫੂਕ ਦਿੱਤਾ। ਉਸ ਵੇਲੇ ਰਾਜਾ ਹਰੀ ਚੰਦ ਨੂੰ ਖਬਰ ਪਹੁੰਚ ਗਈ। ਰਸਾਲੂ ਨੇ ਉਸ ਦੀ ਧੀ ਦੇ ਵਿਆਹ ਦੀ ਸ਼ਰਤ ਜਿੱਤ ਲਈ। ਤਦ ਰਾਜੇ ਨੂੰ ਰਸਾਲੀ ਬੜੇ ਆਦਰ ਸਤਿਕਾਰ ਨਾਲ ਬੁਲਾਇਆ ਤੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਨ ਲਈ ਮੰਨ ਲਿਆ। ਅਜੇ ਰਸਾਲੂ ਨਾਲ ਸਰੂਪਾਂ ਦੀ ਮੰਗਣੀ ਹੋਈ ਹੋਈ। ਜਿਸ ਕਿ ਰਸਾਲੂ ਨੂੰ ਪਤਾ ਲਗਾ ਗਿਆ ਕਿ ਸਰੂਪਾ ਇਕ ਸਨੈਰੇ ਦੇ ਲੜਕੇ ਨੂੰ ਪਿਆਰ ਕਰਦੀ ਹੈ। ਰਸਾਲੂ ਨੇ ਜ ਰਾਜੇ ਨੂੰ ਸਮਝਾ ਬੁਝਾ ਕੇ ਸਰੂਪਾ ਦਾ ਵਿਆਹ ਸਨੈਰੇ ਤੇ ਲੜਕੇ ਨਾਲ ਕਰਵਾ ਦਿੱਤਾ। ਦੋਹਾਂ ਨੂੰ ਰਸਾਲੂ ਨੇ ਸ਼ੁਭ ਕਾਮਨਾ ਦਿਤੀਆਂ। ਰਸਾਲੂ ਅਹ ਤੁਰ ਪਿਆ। ਉਸ ਨੇ ਆਪਣੇ ਰਾਹ ਵਿਚ ਆਉਂਦੇ ਰੋਹੈ ਵਰਾਕਸ਼ਾ ਅਤੇ ਨਾਗਾ ਦਾ ਨਾਸ਼ ਕੀਤਾ ਜਿਹਨਾਂ ਤੋਂ ਲੈ ਕੇ ਬੇਹੱਦ ਦੁਖੀ ਸਨ। ਇਸ ਸਮੇਂ ਉਸ ਨੂੰ ਖ਼ਬਰ ਮਿਲੀ ਕਿ ਸਿ ਸਿਰਕਪ ਨਾ ਦਾ ਰਾਜਾਂ ਲੋਕ ਤੇ ਬੁਹਤ ਜ਼ੁਲਮ ਕਰ ਰਿਹਾ। ਉਹੋ ਸਿਰਕਪ ਦੇ ਸ਼ਹਿਰ ਵੱਲ ਚੱਲ ਪਿਆ। ਰਾਹ ਵਿਚ ਉਸ ਨੇ ਇਕ ਲਾਸ਼ ਵੇਖੀ। ਜਾਨਵਰ ਉਸ ਲਾਸ਼ ਦੀ ਸੁਰਗਤ ਕਰ ਰਹੇ ਸਨ। ਰਾਜਾ ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫਨਾਉਣਾ ਚਾਹਿਆ। ਕਹਿੰਦੇ ਹਨ ਉਸ ਵੇਲੇ ਉਹੋ ਲਾਸ਼ ਬੋਲ ਪਈ। ਉਸ ਲਾਸ਼ ਸਿਰਕਪ ਦੇ ਭਾਰਾ ਸਿਰਮੁਖ ਦੀ ਸਿਰਮੁਖ ਦੀ ਲਾਸ਼ ਨੇ ਦੱਸਿਆ ਕਿ ਰਾਜਾ ਸਿਰਕਪ ਇਕ ਕੱਪੜੀ ਰਾਜਾ ਹੈ । ਉਹੋ ਸਿਰਾ ਦੀ ਬਾਜੀ ਲਾ ਕੇ ਚੋਪੜ ਖੇਡ ਦਾ ਹੈ। ਪਰ ਹੇਰਾ ਫੇਰੀ ਨਾਲ ਚੋਪੜ ਜਿੱਤ ਜਾਂਦਾ ਹੈ ਅਤੇ ਹਰਾਨ ਵਾਲੇ ਨੂੰ ਮਾਰ ਦਿੰਦਾ ਹੈ। ਉਸ ਨੇ ਆਪਣੇ ਭਰਾ ਸਿਰਮੁਖ ਦਾ ਲਿਹਾਜ ਨਹੀਂ ਕੀਤਾ। ਸਿਰਕਪ ਨੇ ਉਸ ਨੂੰ ਕਫ਼ਤ ਨਾਲ ਚੋਪੜ ਵਿਚ ਹਰਾ ਕੇ ਮਾਰ ਦਿੱਤਾ। ਉਸ ਦਾ ਰਾਜ ਹੜਪ ਕਰ ਲਿਆ। ਸਿਰਮੁਖ ਨੂੰ ਦੀ ਲਾਸ਼ ਦੱਸਿਆ ਕਿ ਸਿਰਕਪ ਕੋਲ ਇਹ ਚੂਹਾ ਹੈ। ਜਿਹੜਾ ਚੋਪੜ ਖੇਡਣ ਸਮੇਂ ਉਸ ਦੀ ਮਦਦ ਕਰ ਦਾ ਹੈ। ਰਸਾਲੂ ਆਪਣੇ ਨਾਲ ਬਿੱਲੀ ਲਾ ਜਾਵੇ ਤਾਂ ਬਿੱਲੀ ਦੋ ਡਰਦਾ ਮਾਰ ਬਾਹਰ ਹੀ ਨਹੀਂ ਆਵੇਗਾ। ਉਸ ਨੇ ਇਹੀ ਵੀ ਕਿਹਾ ਜਦੋ ਰਸਾਲੂ ਸਿਰਕਪ ਨਾਲ ਚੋਪੜ ਖੇਡ ਦਾ ਤਾਂ

ਰਾਜਾ ਸਿਰਕਪ ਦੇ ਸ਼ਹਿਰ ਦੇ ਬਾਹਰ ਇਕ ਘੁਮਿਆਰ ਦਾ ਘਰ ਸੀ । ਉਸ ਵੇਲੇ ਘੁਮਿਆਰ ਨੇ ਆਪਣੇ ਆਵੇ ਨੂੰ ਪਕਾਉਣ ਲਈ ਅੱਗ ਲਈ ਸੀ। ਆਵੇ ਦੋ ਆਸੇ ਪਾਸੇ ਇੱਕ ਬਿੱਲੀ ਰੋਂਦੀ ਫਿਰੀ ਰਹੀ ਸੀ। ਉਸਨੇ ਬਲੂੰਗੜੇ ਆਵੇ ਵਿੱਚ ਪਾਏ ਸਨ । ਬਿੱਲੀ ਦਾ ਹਾਲਤ ਵੇਖ ਕੇ ਰੁਸਾਲੂ ਨੂੰ ਬੜਾ ਤਰਸ ਆਇਆ। ਉਸਨੇ ਘੁਮਾਰੀਆਂ ਨੂੰ ਪੁੱਛਿਆ ਕਿ ਬਲੂੰਗੜੇ ਕਿਵੇਂ ਬਚਾਏ ਜਾਣ? ਘੁਮਿਆਰ ਨੇ ਕਿਹਾ ਕਿ ਜੇ ਮੈ ਹੁਣ ਆਹਾਂ ਦੀ ਅੱਗ ਬੁਝਾਵਾਗਾ ਤਾਂ ਬਿੱਲੀ ਦੇ ਬੱਚੇ ਤਾ ਬਚ ਜਾਣਏ। ਪਰ ਮੇਰੇ ਭਾਂਡੇ ਤਬ੍ਹਾ ਹੋ ਜਾਵੇਂ ਰੁਸਾਲੂ ਨੇ ਘੁਮਿਆਰਾ ਨੂੰ ਆਵੇ ਦੇ ਸਾਰੇ ਭਾਂਡਿਆਂ ਦੀ ਕਿਮਤ ਦੇ ਦਿਤੀ ।